ਓਹੀ ਨਾ ਜੇ ਬੱਚ ਜਾਏ ਤਾਂ ਸਹੀ ਟਾਈਮ ਖਾ ਲੈਣੀ।

ਔਰ। ਬਾਹਰ ਹੀ ਬੈਠਾ ਇਹ ਵੀ ਨੀ ਜਾਏ ਕਰਦਾ ਅੰਦਰ ਨੂੰ। ਇਹ ਮੈਨੂੰ ਲੱਗਦਾ ਬਾਹਰ ਹੀ ਸੌਂਦਾ।

ਰੜਾਈ ਚੜਣੀ ਪੈਣੀ ਮੈਨੂੰ। ਲੱਗੇ ਤਾਂ ਕਰਦਾ ਕੁੱਝ। ਇਹ ਬੋਲਿਆ ਕਰਦਾ ਬੋਲਿਆ ਪਤਾ ਨੀ ਕਿਹਦੇ ਨਾਲ ਕਰਦਾ ਜਾ ਤਾ ਇਹਦੇ ਕੋਲ ਬੈਠਾ ਵਾਂ ਇਹ।

ਖਰੇ ਜਾਣ ਕੇ ਕਰਦਾ। ਪਤਾ ਨੀ ਖਰੇ ਜਾਣ ਕੇ ਕਰਦਾ ਖਰੇ ਤੀਵੀਂ ਤੁਵੀਂ ਨਾਲ ਕਰਦਾ। ਕਿਆ ਬਾਤ ਐਂ ਜੇ ਤਾਂ ਹੈਗੀ ਵੀ ਤੂੰ ਵਿਆਹ ਕਰਾ ਲੈ। ਤੇਰੀ ਜਿੰਦਗੀ ਸੁਧਰ ਜਾਊਗੀ।

ਹੋਰ ਕਿਆ। ਅਹ ਹੋਰ? ਹੋਰ ਵਧੀਆ। ਆਲੂ ਲਿਆਣੇ ਪਿਆਜ ਲਿਆਣੇ ਕੱਲ ਆਹੋ। ਦੋ ਦੋ ਕਿੱਲੋ।

ਸਬਜੀਆਂ ਵੀ ਲਿਆਣੀਆਂ ਹਮ ਵੀ ਕਿਆ ਆਜ ਮੰਡੀ ਜਾਣਾ ਥਾ ਔਰ ਕਿਆ। ਔਰ ਕਿਆ ਸਬਜੀ ਮੰਡੀ। ਅਹ ਕੱਲ ਵੀਰ ਸ਼ੁੱਕਰ ਸ਼ਨੀ ਸ਼ਨੀਵਾਰ ਨੂੰ ਜਾ ਆਵੇ। ਪਰਸੋ ਨਿੰਮੋ ਆਂਟੀ ਨੇ ਵੀ ਆਣਾ।

ਅੱਛਾ। ਉਹਨਾ ਵਾਸਤੇ ਸ਼ਪੈਸਲ ਸ਼ਬਜੀਆ ਬਣਾਨੀਆ ਪੈਣੀਆਂ। ਨਹੀਂ ਉਦਣ ਅਸੀਂ ਭਿੰਡੀਆਂ ਬਣਾ ਲਵਾਂਗੀ ਇੱਕ ਇੱਕ ਅੱਧੀ ਸਬਜੀ ਹੋਰ ਬਣਾ ਲਵਾਂਗੀ ਦਹੀਂ ਲੈ ਆਵਾਗੀ ਰੈਤਾ ਪਾ ਲਾ ਗੀ। ਹਮ। ਵਧੀਆ ਸ਼ਬਜੀ ਬਣਾਉਗੀ। ਮੰਮੀ ਕਿੱਤੇ ਨੂੰ ਚੱਲੇ ਵੇ ਅਹ ਮੇਲਾ ਵੇਖਣ ਚੱਲੇ ਨੇ। ਹੋਰ? ਹੋਰ? ਕੁੱਤੇ ਲੱਗਗੇ ਹੂਕਾ ਮਾਰਨ। ਚੱਲੋ ਠੀਕ ਐ ਹੈਨਾ। ਬਾਏ ਟਾਟਾ ਗੁੱਡ ਨਾਈਟ।

ਹਾਂ ਹੋਰ ਮੈਂ ਕੱਟਣ ਲੱਗਿਆ ਹੀ ਆਪਣੇ ਆਪ ਈ ਕੱਟਿਆ ਗਿਆ ਸਭ ਵਧੀਆ

ਪੀਣ ਲੱਗਾ ਆਜਾ ਅੱਛਾ ਅੱਛਾ ਅੱਛਾ ਚੱਲ ਵਧੀਆ ਵਧੀਆ ਰੋਟੀ ਪਾਣੀ ਛਕਿਆ ਕੇ ਨਹੀਂ ਅਜੇ

ਰੋਟੀ-ਪਾਣੀ ਛੱਕ ਲਿਆ ਹਜੇ ਕਿੱਥੇ ਠੀਕ ਆ ਠੀਕ ਆ ਅੱਛਾ ਅੱਛਾ ਅੱਛਾ ਜਾਣਾ ਕੰਮ ਤੇ

ਕਿੰਨੇ ਕੁ ਵਜੇ ਜਾਂਦੇ ਬਸ ਚਲ ਜਾਈਦਾ ਸਾਢੇ ਅੱਠ ਨੌ ਵਜੇ ਠੀਕ ਆ ਠੀਕ ਅਜੇ ਹੈਗਾ time ਹਾਡਾ ਕੰਮ ਹੋ ਜਾਣਾ ਵੀਹਾਂ ਮਿੰਟਾਂ ਤੱਕ ਮਿੰਟਾਂ ਤੱਕ ਵਾਧੂ

ਹੋਰ

ਚਲ ਵਧੀਆ ਰਾਤੀ ਕਦੋਂ ਸੁੱਤਾ ਹੀ ਫਿਰ ਰਾਤੀ ਮੈਂ ਨੀ raid ਪਈ ਹੀ

ਉਹ ਸੁਨਣ ਦਿਆਂ ਸੀ ਮੈਂ ਤੇ ਠੀਕ ਆ ਠੀਕ ਕੁਛ ਨੀ ਸਵੇਰ ਦੇ ਛੇ ਵਜੇ ਦੇ ਆਏ ਹੀ

ਸ਼ਾਮਾਂ ਦੇ ਛੇ ਵੱਜ ਗੇ ਮਿਲਿਆ ਕੁਖ ਵੀ ਨੀ ਅੱਛਾ ਸਵੇਰ ਦੇ ਛੇ ਵਜੇ ਆਏ ਛੇ ਵਜੇ ਆਏ ਦੀ

ਸਵੇਰ ਦੇ ਛੇ ਵਜੇ ਦੇ ਆਏ ਤੇ ਛੇ ਵਜੇ ਦੇ ਈ ਆਏ ਹੀ ਤੇ ਸ਼ਾਮਾਂ ਦੇ ਵੱਜ ਗੇ ਮਿਲਿਆ ਕੁਖ ਨੀ ਠੀਕ ਆ ਠੀਕ ਮਿਲਣਾ ਕੀ ਉਥੇ ਕੁਹ ਹੁੰਦਾ ਤੇ ਫਿਰ ਹੀ ਆਹੋ ਜਿੱਦਾ ਜਿੱਦਾ ਜਿੱਦਾ ਜਿੱਦਾ ਉਹ ਹੁੰਦੇ ਐ ਤੈਨੂੰ ਪਤਾ ਦਾਨ ਪਾਤਰ ਜਿੱਦਾ ਜਿੱਦਾ ਹੁੰਦਾ ਵਾ ਤੇ ਉੱਦਾਂ ਉੱਦਾਂ ਉਹ ਚਰਚ ਚਲਾਈ ਜਾਂਦੇ ਜਿਨ੍ਹਾਂ ਜਿਨ੍ਹਾਂ ਦੀਆਂ ਤਨਖਾਹਾਂ ਦੇਣ ਵਾਲੀਆਂ ਉਨ੍ਹਾਂ ਦੀਆਂ ਤਨਖਾਹਾਂ ਦੇਈ ਜਾਂਦਾ ਜਿਥੇ ਜਿਥੇ ਲਾਉਣੇ ਉਥੇ ਉਥੇ ਲਾ ਜਾਂਦਾ ਫਿਰ ਉਹ ਤੇ ਕੋਈ ਗੱਲ ਨੀ ਉਹ ਤੇ ਚੱਲ ਲੋਕਾਂ ਦਾ ਸਰਦਾ ਵਾ ਜਿਹੜੇ ਦਿੰਦੇ ਉਹ ਤੇ ਚੱਲ ਪ੍ਰਭੂ ਦਾ ਹਿੱਸਾ ਜਿੰਨਾ ਵਾ

ਕੋਈ ਯਾਰਾ ਹੁਣ ਜੇ ਮੰਨ ਲਾ ਤੂੰ ਆ ਮੈਂ ਵਾ ਮੇਰੀ ਇੱਛਾ ਵਾ ਮੈਂ ਜਿੰਨੀ ਮਰਜੀ ਦੇਦਾ ਮੈਂ ਦਹ ਦੇਦਾ ਲੱਖ ਦੇਦਾ ਪੰਜਾਹ ਹਜਾਰ ਦੇ ਦਾ ਦੋ ਲੱਖ ਦੇਦਾ ਜਿੰਨਾ ਮਰਜੀ ਦਵਾ ਆਪਣੀ ਇੱਛਾ ਵਾ ਏਹ ਤੇ ਗੱਲ ਹੈ

ਤੇ ਤੈਨੂੰ ਕੁਛ ਮਿਲਦਾ ਤੇ ਤਾਹਿਓ ਅਗਲਾ ਦਿੰਦਾ ਵਾ

ਜਿੱਦਾ ਇੱਦਾਂ ਕੋਈ ਦਿੰਦਾ ਕੋਈ ਇੰਨੇ ਇੰਨੈ ਪੈਹੇ ਕੋਈ ਵੀ ਨੀ ਦਿੰਦਾ

ਹਮ ਹਮ ਤਾਂ ਕਰਕੇ ਕੇ

ਮੈਂ ਚੱਲ ਇਕ ਇਕ ਵਾਰੀ ਮਹਿ ਨਿੰਦਰ ਨੂੰ phone ਕਰ ਲਾ ਗੇ ਘੰਟਾ ਇਕ ਇਕ ਵਾਰੀ ਕਰ ਲਾਗੇ ਨਿੰਦਰ ਨੂੰ ਕੋਈ ਨਵਾਂ ਨੰਬਰ ਨਹੀਂ ਕੋਈ ਮਿਲਿਆ ਹਮ ਨੰਬਰ ਤੇ ਮੇਰੇ ਕੋਲ ਹੈਗੇ ਵਾਧੂ ਠੀਕ ਆ ਠੀਕ ਨਹੀਂ ਚੱਲ ਤੂੰ ਉਹਦੇ ਨਾਲ ਕਰ ਲੀ ਨਿੰਦਰ ਵੀਰ ਨਾਲ ਕਰ ਲੀ ਕੋਈ ਨੀ ਕੋਈ ਨੀ ਵੇਖਲਾਗੇ ਜੇ ਉਹ ਕੋਲ ਕੋਈ ਨੰਬਰ ਹੋਊਗਾ ਤੇ ਹਮ ਮੈਂ ਉਹ ਸੋਚਿਆ ਇਕ ਵਾਰੀ ਪ੍ਰਧਾਨ ਆਹ ਮਤਲਬ ਰੰਧਾਵਾ ਨੀ ਹੀ ਜਿੱਦਾ ਪ੍ਰਧਾਨ

ਸਾਰਾ ਕੁਝ ਠੀਕ ਆ system

ਮਤਲਬ ਇਕ ਦਿਨ ਅੱਜ ਦਿਨ ਹੋਰ ਚੱਲਣੀ raid ਇਕ ਇਕ ਅੱਜ ਤੇ ਸ਼ਾਇਦ ਇਕ ਕੱਲ ਤਁਕ ਚੱਲੇ ਅੱਛਾ ਅੱਛਾ ਅੱਛਾ

ਦੀਪਮਾਲਾ ਕੱਲ ਵੀ ਹੁੰਦੀ ਆ ਨਾ ਕੱਲ ਤਾ ਪਤਾ ਲੱਗ ਈ ਜਾਣਾ ਲੋਕਾਂ ਉਨ੍ਹਾਂ ਨੂੰ ਪਤਾ ਲੱਗ ਈ ਜਾਣਾ ਕਿ ਹਾਂ ਬਈ ਏਨੀ ਦੁਨੀਆਂ ਆਉਦੀ ਐ ਕਿਥੋਂ ਆਉਂਦੀ ਐ ਆਹੋ ਏ ਤੇ ਗੱਲ ਹੈ

ਨਹੀਂ ਪਤਾ ਸਿਮੂ ਆਂਦਾ ਰਾਤੀ prayer ਵੀ ਹੋਈ ਅੱਠ ਵਜੇ ਵਾਲੀ ਅੱਛਾ ਅੱਛਾ ਅੱਛਾ ਅੱਛਾ ਆਹੋ ਹੋ ਦਈ ਹੀ ਆਹੋ ਕੁਛ ਵੀ ਨਹੀਂ ਐਵੇਂ news ਵਾਲੇ ਵੀ ਐਵੇਂ ਫੁੱਦੂ ਬਣਾਈ ਜਾਂਦੇ ਏ ਲੋਕਾਂ ਨੂੰ

ਨਿੱਕੀ ਜੀ ਗੱਲ ਕਿੱਦਾਂ ਭੰਨ ਦੇ ਓਹ ਹੋ ਗਿਆ ਜੀ ਅਓ ਹੋ ਗਿਆ ਜੀ ਯਓ ਹੋ ਗਿਆ ਜੀ ਓਹ news ਵਾਲੇ ਜਿਆਦਾ ਚੁੱਕਣਾ ਚਾੜਦੇ

ਇਦੇ ਕਰਕੇ

ਹੋਰ

ਹਮ ਹਮ ਰਾਤੀ ਸੌ ਗਏ ਸਾਢੇ ਗਿਆਰਾਂ ਮੈਂ ਤੇ ਨਾਲ ਦੇ ਸਾਢੇ ਕਿ ਗਿਆਰਾਂ ਸਾਢੇ ਗਿਆਰਾਂ ਪੌਣੇ ਬਾਰਾਂ ਵਜ

ਹਮ ਹਮ ਮੈਂ ਤੇ ਇਹ ਕੁਖ ਵੇਖਣਾ ਮੈਂ ਕੀ ਵੇਖਣਾ ਹੀਂ ਅੱਛਾ ਅੱਛਾ ਅੱਛਾ ਉੱਤੇ ਸੌਣਾ ਫਿਰ ਹਾਹੋ ਉਪਰ ਹੀ ਸੌਣਾ ਮੈਂ ਤੇ

ਮੰਮੀ ਉਹ ਫਿਰ ਬੀਬੀ ਲਾਗੇ ਚਲ ਜਾਂਦੀ ਆ ਅੱਛਾ ਉਧਰਲੇ ਘਰ ਆਹੋ ਤੇ ਮੈਂ ਫਿਰ ਕੱਲ੍ਹਾ ਈ

ਮੈਂ ਤਾਂ ਤੈਨੂੰ ਕਹਿਣਾ ਬਈ ਚੱਲ ਆਜਾ ਤੂੰ ਵੀ ਮੇਰੇ ਲਾਗੇ ਤੇ ਇਥੇ ਰਮਾਨ ਨਾਲ ਸੋਇਆ ਕਰਨਾ ਹੀ ਓਹ ਤੇ ਗੱਲ ਸਹੀ ਏ

ਹਮ ਹਮ ਮੈਨੂੰ ਯਾਰ ਘੱਟੇ ਮਿੱਟੀ ਤੋਂ allergy ਜੀ ਆ ਨਾ ਚੱਲ ਕੋਈ ਗੱਲ ਨੀ ਓਹ ਦੇ ਕਰਕੇ ਨੀ ਮੈਂ ਤਾਹੀ ਮੈਂ ਆਪਣਾ ਕੰਮ ਲੱਭਣ ਦਿਆ ਫਿਰ ਮਹੀਨੇ ਵਾਲਾ ਕੋਈ ਕੰਮ ਮਿਲਜੇ ਕਿ ਮਹੀਨੇ ਬਾਅਦ ਤਨਖਾਹ ਮਿਲ ਜਾਇਆ ਕਰੇ ਕੋਈ ਬਾਰਾਂ ਤੇਰਾ ਹਜਾਰ ਵਾਲਾ ਬਾਰਾਂ ਗਿਆਰਾ ਬਾਰਾ ਹਜਾਰ ਵਾਲਾ ਈ ਮਿਲ ਜੇ ਬਾਰਾਂ ਕਿ ਹਜਾਰ ਵਾਲਾ ਬਾਰਾਂ ਹਜਾਰ ਵੀ ਮਿਲ ਵੀ ਜੇ ਮਤਲਬ ਇਥੇ ਕੰਮ ਨਾ ਮੈਨੂੰ ਕਾਹਲੀ ਆ ਗਿਆਰਾਂ ਬਾਰਾਂ ਹਜਾਰ ਈ ਮਿਲ ਜੇ ਤੇ ਤਾ ਹੀ ਮੈਂ ਨੌ ਹਜਾਰ ਦਹ ਹਜਾਰ ਬਚਾ ਲਿਆ ਕਰਾ

setting ਕਰਨੀ ਬੜੀ ਔਖੀ ਆ

ਬੰਦਾ ਔਖਾ ਹੁੰਦਾ

ਚੱਲ ਇਕ ਗੱਲ ਹੈ ਕਿ ਤੇਰਾ ਤੇ ਚੱਲ ਮਾਸੜ ਅਜੇ ਤੇਰੇ ਨਾਲ ਹੱਥੋਂ ਕਰਾਈ ਜਾਂਦਾ ਇਧਰ ਤੂੰ ਕਰੀ ਜਾਂਦਾ ਆਪਣੇ ਹੱਥੀ ਲਾਈ ਜਾਂਦਾ ਵਾ ਤੇ ਉਧਰ ਮੰਮੀ ਮੇਰੇ ਨਾਲ ਹੱਥ ਵਟਾਈ ਜਾਂਦੀ

ਇਹ ਤੇ ਗੱਲ ਹੈ

ਹਮ ਬੜੀ ਮੁਸ਼ਕਿਲ ਹੁੰਦੀ ਐ ਹੁਣ ਦੋ ਪੰਝੀ ਸੌ ਮੰਮੀ ਹੁਣ ਉਥੋਂ ਲੈਂਦੀ ਐ ਸਕੂਲੋਂ ਹਾਂ

ਮੈਂ ਮੰਮੀ ਪੰਦਰਾਂ ਸੌ ਰੁਪਿਆ ਦਾ ਪੈਨਸ਼ਨ ਆਉਂਦਾ ਵਾ ਪੰਝੀ ਸੌ ਸਕੂਲੋਂ ਲੈਂਦੀ ਆ ਅੱਛਾ ਅੱਛਾ ਅੱਛਾ ਹੋਰ ਫਿਰ ਚਾਰ ਹਜਾਰ ਆ ਤੇ ਬਾਕੀ ਜਿਹੜੇ ਮੈਂ ਦਿਹਾੜੀਆਂ ਦਹੂੜੀਆਂ ਲਾਉੰਦਾ ਉਹ

ਤੂੰ ਵੀ regular ਕੰਮ ਕਰਿਆ ਕਰ ਨਾ ਰੋਜ਼ ਜਾਇਆ ਕਰ ਜਦੋਂ ਚੱਲ ਕੰਮ ਨਹੀਂ ਹੁੰਦਾ ਉਦੋਂ ਚੱਲ ਵਿਹਲੇ ਰਹਿਣਾ ਈ ਆ ਜਦੋਂ ਹੁੰਦਾ ਵਾ ਕੰਮ ਉਦੋਂ ਨਾ ਵਿਹਲਾ ਰਿਹਾ ਕਰ ਕਿਉਂਕਿ ਤੇਰੇ ਕਿਉਕਿ ਤੇਰੇ ਘਰ ਦਾ ਨਾਂ ਹਿਸਾਬ ਕਿਤਾਬ ਏਦਾਂ ਦਾ ਵਾ circle ਏਦਾਂ ਦਾ

ਤੇਰਾ

ਤੂੰ ਰੋਜ ਜਾਏ ਨਾ ਦਿਹਾੜੀ ਤੇ ਤੂੰ ਤੂੰ ਰੋਜ ਜਾਏ ਨਾ ਦਿਹਾੜੀ ਤੂੰ ਤੇ ਪੈਹੇ ਜਮਾ ਵੀ ਕਰ ਸਕਦਾ ਜਿੱਦਾ ਦੋ ਜਾਣੇ ਜੇ ਤੁਹੀ ਤੁਹਾਡਾ ਖਰਚਾ ਕਿਤੇ ਕਿੰਨਾ ਕੇ ਆ ਹੁਣ ਖਰਚਾ ਹੋ ਜਾਣਾ ਹੁਣ ਜਿਹੜਾ ਆਉਣਾ ਠਾਕਾ ਹੁਣ ਤੇ ਹੋ ਜਾਣਾ ਉੱਦਾ ਗੱਲ ਕਰਨ ਦਿਆ ਬਈ ਖਰਚਾ ਤੁਹਾਡਾ ਕਿੰਨਾ ਕੇ ਤੇ ਪੈਹੇ ਵੀ ਜਮਾ

ਜੁੜ ਜਾ ਕਰਨੇ ਆ ਪੈਹੇ ਅਹ ਬੰਦਾ ਜੋੜਨ ਵਾਲਾ ਚਾਹੀਦਾ

ਜੇ ਤੇ ਮੈਨੂੰ ਉਹ ਕੰਮ ਮਿਲਗੇ ਨਾ ਦੋਵੇ ਤੇ ਵਾਲਾ ਉਹ ਵੀ ਫੇਰ ਉਹ ਉਹ ਬਣ ਜਾਇਆ ਕਰਨੇ ਕੁਖ

ਹੈਗੀ ਡੱਪਾ ਵੀ ਲਾ ਲਿਆ ਕਰਨਾ ਵਾਂ ਤਿੰਨ ਚਾਰ ਦੇ ਵੀ ਮਿਲੇ ਜੇ ਨਾ

ਬਿਲਕੁਲ ਬਿਲਕੁਲ ਇਹ ਤੇ ਗੱਲ ਸਹੀ ਤੇਰੀ

ਹਾਂ ਹਾਂ ਹਾਂ ਇਹ ਆ ਬੰਦਾ ਚੱਲ ਇਕ ਇਕ ਅੱਧੀ ਕਮੇਟੀ ਪਾ ਛੜਦਾ ਵਾ ਆਹੋ ਇਹ ਤੇ ਹੈ ਥੋੜੀ ਛੋਟੀ ਪਾਲੇ ਬਹੁਤੀ ਵੱਡੀ ਪਾਉਣੀ ਪੰਜਾਹ ਪੰਜਾਬ ਕੁ ਹਜਾਰ ਵਾਲੀ ਪਾ ਲੇ ਹਾਂ ਸਹੀ ਆ ਤੇ ਵੱਡੀ ਜੀ ਪਾਲੇ ਕੋਈ ਪੰਜਾਹ ਤੋਂ ਵੱਧ ਵਾਲੀ ਪਾ ਲੇ

ਆਹ ਇਹ ਤੇ ਹੈਗਾ ਤੇਰਾ ਮਾਸੜ ਗਿਆ ਕੰਮ ਤੇ ਕਿ ਜਾਣਾ ਅਜੇ ਹੈ